ਲੋਕ ਅਦਾਲਤ ਵਿੱਚ ਵੀ ਲੋਕਾਂ ਦੀ ਅਗਵਾਹੀ ਕੀਤੀ ਜਾਂਦੀ ਹੈ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਕਿੱਤਾ ਜਾਂਦਾ ਹੈ ਜੀ।

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ

ਹਾਂਜੀ ਜੀ ਆਪਾਂ ਵੀ ਵਦੀਆਂ ਹੋਰ ਜੀ ਘਰ ਪਰਿਵਾਰ ਕਿੱਦਾਂ ਸਾਰੇ ਸੱਬ ਵਦੀਆਂ ਜੀ ਤੁਸੀਂ ਦਸੋ ਹਾਂਜੀ ਜੀ ਆਪਾਂ ਵੀ ਵਦੀਆਂ ਜੀ ਹੋਰ ਜੀ ਕੀ ਕਾਰ ਰਹੇ ਹੋ ਤੁਸੀਂ ਬਾਸ ਵੇਲ਼ੇ ਬੈਠੇ ਸੀਗੇ ਜੀ ਤੁੱਸੀ ਦੱਸੋ ਹਾਂਜੀ ਜੀ ਮੈਂ ਵੀ ਵੇਲਿ ਸੀ ਤੇ ਮੈਂ ਕਿਹਾ ਤੁਹਾਡੇ ਨਾਲ ਗੱਲਬਾਤ ਕਾਰ ਲਈ ਜਾਵੇ

ਹਾਂਜੀ ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ ਹਾਂਜੀ ਜੀ ਜਾਣਕਾਰੀ ਦਿਓ ਏਨਾ ਬਾਰੇ

ਪ੍ਰਸ਼ਾਸ਼ਕੀ ਮਕ ਪ੍ਰਸ਼ਾਸ਼ਕੀ ਮੱਕਸਦ ਲਈ ਭਾਰਤ ਨੂੰ ਛੋਟੇ ਹਿੱਸਿਆਂ ਵਿਚ ਵੰਡਿਆ ਗਿਆ ਹੈ ਜ਼ਿਆਦਾਤਰ ਹਿੱਸਿਆਂ ਨੂੰ ਰਾਜ ਯਾ ਪ੍ਰਾਂਤ ਕਿਹਾ ਜਾਂਦਾ ਹੈ ਅਤੇ ਕੁੱਛ ਹਿੱਸਿਆਂ ਨੂੰ ਕੇਂਦਰੀ

ਹਾਂਜੀ ਜੀ ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਇਹਨਾਂ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਦੱਸਿਓ ਜੀ ਮੈਂਨੂੰ ਹਾਂਜੀ ਜੀ ਜੀ ਆਂਧਰਾ ਪ੍ਰਦੇਸ਼ ਅਰੁਣਾਂਚਲ ਪ੍ਰਦੇਸ਼ ਅਸਾਮ ਬਿਹਾਰ ਛਤੀਸਗੜ੍ਹ ਦਿੱਲੀ ਗੋਆ ਗੁਜਰਾਤ

ਉੜੀਸਾ ਪੰਜਾਬ ਰਾਜਸਥਾਨ ਸਿੱਕਮ ਤਮਿਲ ਨਾਡੂ ਤੇ ਲੰਗਾਂ ਲੰਗਾਨਾ ਤ੍ਰਿਪੁਰਾ ਉੱਤਰਾਖੰਡ ਉੱਤਰ ਪ੍ਰਦੇਸ਼ ਪੱਛਮੀ ਬੰਗਾਲ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਚੰਡੀਗੜ੍ਹ ਦਾਦਰਾ ਅਤੇ ਨਗਰ ਹਵੇਲੀ ਦਮਨ ਅਤੇ ਦਿਵ ਲਕਸ਼ਵਦੀਪ ਪੋਨਡੁਚੇਰੀ ਭਾਰਤੀ ਉੱਪ ਮਹਾਂਦੀਪ ਉੱਤੇ ਇਸ ਦੇ ਪੂਰੇ ਇਤਿਹਾਸ ਦੌਰਾਨ ਬਹੁਤ ਸਾਰੇ ਵੱਖ-ਵੱਖ ਨਕਲੀ ਸਮੂਹਾਂ ਦੁਆਰਾ ਸ਼ਾਸਨ ਕੀਤਾ ਗਿਆ ਹੈ ਹਰ ਇੱਕ ਨੇ ਇਸ ਖੇਤਰ ਵਿਚ ਪ੍ਰਸ਼ਾਸ਼ਨਿਕ ਵੰਡ ਦੀਆਂ ਆਪਣੀਆਂ ਨੀਤੀਆਂ ਦੀ ਸਥਾਪਨਾ ਕਿੱਤੀ ਹਾਂਜੀ ਜੀ ਸ਼ਾਹ ਜਦ ਬ੍ਰਿਟਿਸ਼ ਰਾਜ ਨੇ ਜਾਦਾਤਰ ਮੁਗ਼ਲ ਸਮ੍ਰਾਟ ਦੇ ਪ੍ਰਬੰਦਿਤ ਢਾਂਚੇ ਨੂੰ ਬਰਕਰਾਰ ਰੱਖੀਆਂ ਭਾਰਤ ਨੂੰ ਪ੍ਰਾਂਤਾਂ ਜਿੱਸ ਨੂੰ Presidency ਵੀ ਕਿਹਾ ਜਾਂਦਾ ਹੈ ਵਿੱਚ ਵੰਡੀਆਂ ਗਿਆ ਸੀ ਸੀਧੇ ਤੋਰ ਤੇ ਬ੍ਰਿਟਿਸ਼ ਦ੍ਵਾਰਾ ਸ਼ਾਸਨ ਕੀਤਾ ਜਾਂਦਾ ਸੀ ਅਤੇ ਰਿਆਸਤਾ ਜੋ ਕਿ ਨਾਮਤਰ ਤੋਰ ਤੇ ਇੱਕ ਸਥਾਨਕ ਰਾਜ ਕੁਮਾਰ ਇਹਾ ਬ੍ਰਿਟਿਸ਼ ਅੰਗਾਰ ਦੇ ਵਫ਼ਾਦਾਰ ਰਾਜ ਦੁਆਰਾ ਨਿਯੰਤ੍ਰਿਤ ਕੀਤੀਆਂ ਜਾਂਦੀਆਂ ਹਨ ਸਨ ਜੋ ਕਿ ਰਿਹਾਸਤਾ ਉੱਤੇ ਅਸਲ ਭੂਮੀ ਸੱਤਾ ਸਰਦਾਰੀ ਸਰਕਾਰੀ ਰਾਕਸ਼ਾਂ ਸੀ ਅੱਗੇ ਦੱਸੋ ਜੀ Nineteen forty seven to nineteen fiftyNineteen forty seven ਅਤੇ Nineteen fifty ਵਿੱਚਕਾਰ ਰਿਆਸਤਾਂ ਦੇ ਪ੍ਰਦੇਸ਼ ਨੂੰ ਰਾਜਨੀਤੀਕ ਭਾਰਤੀ ਸਾਂਗ ਵਿੱਚ ਜ਼ੋਰ ਦਿਤਾ ਗਿਆ ਸੀ ਜਿਆਦਾਤਰ ਮਜੂਦਾ ਪ੍ਰਾਂਤਾਂ ਵਿੱਚ ਰਲ਼ੇ ਹੂਏ ਸਨ ਹੋਰ ਨੇ ਨਵੇਂ ਪ੍ਰਾਂਤ ਵਿੱਚ ਸੰਗੀਠੀਤ ਕੀਤਾ ਗਿਆ ਸੀ ਜਿਵੇਂ ਕਿ ਰਾਜਸਥਾਨੀ ਹਿਮਾਚਲ ਪ੍ਰਦੇਸ਼ ਮਾਦ ਭਾਰਤ ਅਤੇ ਬਿੰਦ ਪ੍ਰਦੇਸ਼ ਕਈ ਰਿਹਾਸਤਾ ਤੇ ਬਣੇ ਹੂਏ ਸਨ ਮੈਸੂਰ ਹੈਦਰਾਬਾਦ ਭੋਪਾਲ ਅਤੇ ਵਿਲਾਸਪੁਰ ਸਮੇਤ ਕੁੱਝ ਵੱਖਰੇ ਸੂਬੇ ਬਣ ਗਏ ਭਾਰਤ ਦਾ ਨਵਾਂ ਸਵਿਧਾਨ ਜੋ ਛਬਿ ਜਨਵਰੀ ਊਣੀ ਸੋ ਪੰਜਾ ਨੂੰ ਲਾਗੂ ਹੋਇਆ ਨੇ ਭਾਰਤ ਨੂੰ ਇੱਕ ਪ੍ਰਭਸਤਾ ਸੰਪਰਣ ਲੋਕਤੰਤਰਿਕ ਰਾਜ ਬਨਾਯਾ ਨਵੇਂ ਗਣਰਾਜ ਨੂੰ ਰਾਜਾ ਦਾ ਸੰਗ ਵਜੋਂ ਵੀ ਘੋਸ਼ਿਤ ਕੀਤਾ ਗਿਆ ਸੀ Nineteen fifty ਦੇ ਸਵਿਧਾਨ ਨੇ ਤੀਨ ਮੁਖ ਕਿਸਮਾਂ ਰਾਜਾ ਵਿੱਚ ਅੰਤਰ ਕੀਤਾ ਭਾਗ A ਰਾਜ ਜੋ ਕਿ ਬ੍ਰਿਟਿਸ਼ ਭਾਰਤ ਦੇ ਸ਼ਾਰਥਕ ਗਵਰਨਰ ਦੇ ਸੁਬੇ ਸਨ ਇੱਕ ਚੁਣੇ ਹੂਏ ਗਵਰਨਰ ਅਤੇ ਰਾਜ ਵਿਧਾਨ ਸਬਾ ਦ੍ਵਾਰਾ ਸ਼ਾਸਨ ਕੀਤਾ ਜਾਂਦਾ ਸੀ ਨੋ ਭਾਗਾ ਹਾਂਜੀ ਜੀ ਜਾਣਕਾਰੀ ਦਿਓ

ਅਸਮ ਪਹਿਲਾ ਅਸਮ ਸੂਬਾ ਬਿਹਾਰ ਪਹਿਲਾ ਬਿਹਾਰ ਪ੍ਰਾਂਤ ਬੰਬਈ ਪਹਿਲਾਂ ਬੰਬਈ ਸੁਭਾ ਪੁਰਵੀ ਪੰਜਾਬ ਪਹਿਲਾਂ ਪੰਜਾਬ ਸੂਬਾ ਮਾਦ ਪ੍ਰਦੇਸ਼ ਪਹਿਲਾਂ

ਪੱਛਮੀ ਬੰਗਾਲ ਪਹਿਲਾਂ ਬੰਗਾਲ ਸੁਭਾ ਹਾਂਜੀ ਜੀ ਭਾਰਤ ਦੀ ਰਾਜ ਸਦਕਾ ਰਿਆਸਤਾਂ ਦਾ ਰਿਹਾਸਦ ਸਮੂਹ ਸਨ ਇੱਕ ਰਾਸ਼ਟਰ ਮੁਖ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਸੀ ਜੋ ਆਮ ਤੋਰ ਤੇ ਇਕ ਸਵਿਧਾਨਿਕ ਰਾਜ ਦਾ ਸ਼ਾਸਕ ਹੁੰਦਾ ਸੀ ਅਤੇ ਇੱਕ ਚੁਣੀ ਹੋਈ ਵਿਧਾਨ ਸਭਾ ਰਾਜ ਪ੍ਰਮੁੱਖ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਮਿਤ ਕੀਤਾ ਗਿਆ ਸੀ ਭਾਗ ਦੀ ਰਾਸਨ

ਪੰਜਾਬ state university ਅਹ union ਰਾਜਸਥਾਨ ਪਹਿਲਾ ਰਾਜਪੁਤਾਨਾ ਹੈ Agency ਸੋਰਾਸ਼੍ਟ੍ਰ ਪਹਿਲਾਂ ਗੂੜਾਦਾ ਪੱਛਮੀ ਭਾਰਤ ਅਤੇ ਗੁਜਰਾਤ ਰਾਜ Agency ਅਤੇ ਕੋਚੀਨ ਪਹਿਲਾਂ ਸਟਕੋਣ ਰਿਆਸਤ ਅਤੇ ਕੋਚੀਨ ਰਿਆਸਤ ਹਾਂਜੀ ਜੀ ਭਾਗ C ਰਾਜਾ ਵਿੱਚ ਸਾਤ ਕੰਮ ਮੁੱਖ ਕਮਿਸਨਰ ਕਮਿਸ਼ਨਰਾਂ ਦੇ ਸੂਬੇ ਇੱਥੇ ਕੁੱਝ ਰਿਹਾਸਤਾਂ ਸ਼ਾਮਿਲ ਸਨ ਅਤੇ ਹਰ ਇੱਕ ਨੂੰ ਭਾਰਤ ਦੇ ਰਾਸ਼ਟਰਪਤੀ ਦੁਆਰਾ ਨਿਯੁਕਤ ਇੱਕ ਮੁੱਖ ਕਮਿਸ਼ਨਰ ਦੁਆਰਾ ਨਿਯੰਤਰੀਤ ਕੀਤਾ ਜਾਂਦਾ ਸੀ। ਭਾਗ C ਦੇ ਰਾਜਾ ਰਾਜ ਸਨ ਹਾਂਜੀ ਜੀ ਹਾਂਜੀ ਜੀ ਭੋਪਾਲ ਪਹਿਲਾਂ ਭੋਪਾਲ ਰਿਹਾਸਤ ਬਿਲਾਸਪੁਰ ਪਹਿਲਾਂ ਬਿਹਾ ਬਿਲਾਸਪੁਰ ਰਿਆਸਤ ਕੁਗੁਰਾ ਕੁਰਗਾ ਰਾਜ ਪਹਿਲਾਂ ਕੁਗੁਰਾ ਪ੍ਰਾਂਤ ਦਿੱਲੀ ਹਿਮਾਚਲ ਪ੍ਰਦੇਸ਼ ਕੱਛ ਪਹਿਲਾਂ ਕੱਛ ਰਿਆਸਤ ਮਣੀਪੁਰ ਪਹਿਲਾਂ ਮਣੀਪੁਰ ਰਿਆਸਤ ਤ੍ਰਿਪੁਰਾ ਪਹਿਲਾਂ ਤ੍ਰਿਪਰਾ ਰਿਆਸਤ ਅਤੇ ਖੰਡ ਪ੍ਰਦੇਸ਼ ਪਹਿਲਾਂ ਕੇਂਦਰੀ ਭਾਰਤ Agency

ਰਾਜ ਪੁਨਰ ਘਠਣ Nineteen fifty six ਨੂੰ ਅੰਧਰਾਜ ਇੱਕ ਅਕਤੂਬਰ Nineteen fifty three ਨੂੰ ਮਦਰਾਸ ਰਾਜ ਦੇ ਤੇਲਗੂ ਬੋਲਣ ਵਾਲੇ ਉਤੱਰੀ ਜਿਲਿਆਂ ਤੋਂ ਬਣਇਆ ਗਿਆ ਸੀ ਚੰਦਨ ਚੰਦਰਨਲ ਗੌਰ ਤੇ ਫ੍ਰਾਂਸਿ ਅਨੁਕੈਬਲ ਨੂੰ nineteen fifty four ਵਿਚ ਪੱਛਮੀ ਬੰਗਾਲ ਵਿਚ ਤਬਦੀਲ ਕਰ ਦਿਤਾ ਗਿਆ ਸੀ ਉੱਸ ਸਾਲ ਪੌਂਡਊਚੇਰੀ ਕਾਰੀਕਲ ਏਹਾ ਓਹਨੂੰ ਅਤੇ ਮਾਹੀ ਦੇ ਮਕ ਸਕਬਾ ਫਰਾਚੀ ਅੰਕੇਬਲਾ ਨੂੰ ਸ਼ਾਮਿਲ ਕਾਰਦੇ ਹੋਏ ਭਾਰਤ ਵਿੱਚ ਤਬਦੀਲ ਕਰ ਦਿਤਾ ਗਿਆ ਸੀ ਇਹ Sixteen Nineteen sixty two ਵਿੱਚ ਇਕ ਕੇਂਦਰ ਸ਼ਾਸ਼ਿ ਸ਼ਾਸ਼ਿਤ ਪ੍ਰਦੇਸ਼ ਬਣ ਗਿਆ ਹਾਂਜੀ ਜੀ ਅੱਗੇ ਦੱਸਿਓ Nineteen fifty four ਵਿੱਚ ਵੀ ਭਾਰਤ ਪਕੀ ਤਾਕਤਾਂ ਦੇ ਦਾਦਰ ਅਤੇ ਨਗਰ ਹਵੇਲੀ ਦੇ ਪੁਰਤ ਕਾਲੀ ਕਬਜੇ ਵਾਲੇ ਏਨੱਕਲੇਵ ਨੂੰ ਆਜ਼ਾਦ ਕਰ ਦਿਤਾ ਜਿਸ ਵਿੱਚ ਥੋੜੇ ਸਮੇਂ ਲਈ ਆਜ਼ਾਦ ਦਾਦਰ ਅਤੇ ਨਗਰ ਹਵੇਲੀ ਰਾਜ ਦਾ ਐਲਾਨ ਕੀਤਾ ਗਿਆ nineteen sixty one ਵਿੱਚ ਭਾਰਤ ਨੇ ਇਸ ਨੂੰ ਦਾਦਰ ਅਤੇ ਨਗਰ ਹਵੇਲੀ ਦੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਵਜੋਂ ਸ਼ਾਮਿਲ ਕਰ ਲਿਆ ਹਾਂਜੀ ਜੀ ਹਾਂਜੀ ਜੀ ਰਾਜ ਪੁਨਰ ਘਠਣ act ਰਾਜ ਪੁਨਰ ਘਠ ਅਹ ਘਠਣ actNineteen fifty six ਨੇ ਪਾਤਸ਼ਾਹੀ ਰੇਖਾਵਾਂ ਦੇ ਅਧਾਰ ਤੇ ਰਾਜ ਦਾ ਪੁਨਰ ਗਠਨ ਕੀਤਾ ਜਿਸ ਦੇ ਨਤੀਜੇ ਵੱਜੋਂ ਨਾਵੈ ਰਾਜਾ ਸਿਰਜਣਾ ਹੋਇ ਹਾਂਜੀ ਇਸ act ਦੇ ਨਤੀਜ਼ੇ ਵੱਜੋਂ ਜਾਣਕਾਰੀ ਦੀਓ ਜੀ ਹਾਂਜੀ ਜੀ ਮਦਰਾਸ ਰਾਜ ਨੇ ਆਪਣਾ ਨਾਮ ਬਕ ਬਕਰਾਰ ਰੱਖਿਆ ਕੀਨੀ ਕਨਯਾਕੁਮਾਰੀ ਜ੍ਹਿਲੇ ਨੂੰ ਤ੍ਰਿਵੈਨਕੋਰ ਕੋਚੀਨ ਬਨਾਇਆ ਬਣਾਉਣ ਲਈ ਜੋੜਿਆ ਗਿਆ ਆਂਧਰਾ ਪ੍ਰਦੇਸ਼ Nineteen fifty six ਵਿੱਚ ਹੈਦਰਾਬਾਦ ਰਾਜ ਦੇ ਤੇਲਗੂ ਬੋਲਣ ਵਾਲਿਆਂ ਜਿਲਿਆਂ ਵਿਚੋਂ ਵਿਚ ਆਂਧਰ ਰਾਜ ਦੇ ਵਲੀਨ ਨਾਲ ਬਣਿਆ ਬਨਾਯਾ ਗਿਆ ਸੀ ਕੇਰਲਾ ਕੇਰਲ ਨੂੰ ਮਾਲਬਾਗ ਜਿਲ੍ਹੇ ਅਤੇ ਮਦਰਾਸ ਰਾਜ ਦੇ ਦੱਖਣੀ ਕਿਨਾਰੇ ਜਿਲਯਾ ਤੋਂ ਸਟਕੋਰਤ ਤਾਲੁਕ ਨੂੰ ਕੋਚੀ ਨਾਲ ਮਿਲ ਕੇ ਬਣਇਆ ਗਿਆ ਸੀ ਮਹਿਸੂਰ ਰਾਜ ਨੇ ਨੂੰ ਬਿਲੇਰੀ ਅਤੇ ਦੱਖਣੀ ਕਿਨਾਰਾ ਕੈਸਬੋਰਡ ਤਾਲੁਕ ਨੂੰ ਛੱਡ ਕੇ ਦੇ ਜਿਹਲੀਆਂ ਅਤੇ ਮਦਰਾਸ ਰਾਜ ਤੋਂ ਕੈਂਤੀਬੁਟਲ ਜ੍ਹਿਲੇ ਤੇ

ਮਦ੍ਰਾਸ ਰਾਜ ਦੇ ਨੇ ਦੱਖਣੀ ਕਿਨਾਰਾ ਅਤੇ ਮਾਲਬਾਰ ਜਿਲਿਆਂ ਵਿਚਕਾਰ ਵਢੇ ਗਏ ਲਕਸ਼ਦ੍ਵੀਪ ਟਾਪੂ ਅਤੇ ਮਿੰਨੀਕੋਈ ਟਾਪੂ ਨੂੰ ਇੱਕ ਜੁਟ ਅਤੇ ਕੇਂਦਰ ਸ਼ਾਸਕ ਪ੍ਰਦੇਸ਼ ਲਕਸਹਾਦ੍ਵੀਪ ਅਤੇ ਅਹ ਵਿੱਚ ਸੰਗਠਿਤ ਕੀਤਾ ਗਿਆ ਸੀ ਹਾਂਜੀ ਤੁੱਸੀ ਹਾਂਜੀ ਜੀ ਬਹੁੱਤ ਵਦੀਆ ਲਗੇ ਜੀ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ hello ਜੀ ਜੀ

ਅੱਜ ਤਾਂ ਯਾਦ ਕਰ ਲਿਆ ਬੜੇ ਦਿਨਾਂ ਬਾਅਦ ਫੋਨ ਕੀਤਾ, ਕੀ ਗੱਲ

ਤੁਹਾਡੀ ਯਾਦ ਨੰਬਰ ਨਹੀਂ ਮਿਲ ਰਿਹਾ ਪਹਿਲਾਂ ਨੰਬਰ ਲੱਗਣ ਨਹੀਂ ਸੀ ਡਿਆ ਨੈੱਟਵਰਕ ਦੀ problem ਬੜੀ ਸਾਡੇ ਇੱਧਰ, ਕੈਨੇਡਾ ਵੱਲ

ਹੋਰ ਫੇਰ ਉਹ ਪਾਵਰ ਬੈਕ ਲਿਆਂਦਾ ਮੇਰਾ ਨਹੀਂ ਪਾਵਰ ਬੈਂਕ ਕਿੱਥੋ ਲਿਆਦਾ ਮੇਰਾ ਵੀ ਪੰਦਰਾ percent ਹੈ

ਹੋਰ ਫੇਰ

ਜਸ਼ਨ ਆ ਗਿਆ ਹੋਣਾ, ਫੋਨ ਕਰਦਾ ਮੈਂ ਬਾਅਦ ਚ

ਤੇਰਾ ਕਿੰਨਾ ਵਾ ਮੇਰਾ ਨੌਂ percent ਮੇਰਾ ਪੰਦਰਾ percent ਹੈ ਮੈਂ ਰੋਟੀ ਖਾ ਕੇ ਘਰ ਜਾ ਕੇੇ ਉੱਧਰੋਂ ਕਰੂੰਗਾ ਨਾ ਫੇਰ

ਤੂੰ ਪਾਵਰ ਬੈਂਕ ਤੇ ਚਾਰਜ ਲਾ ਲਈਂ, ਮੈਂ ਏਦਾਂ ਲਾ ਲੂੰ ਗਾ ਚੱਲ ਠੀਕ ਹੈ, ਇੱਥੇ ਲੱਗ ਜਾ ਹੁਣ ਜੇ ਚਾਰਜ ਲਾਏਗਾ ਕਿੱਥੋ ਘਰੋਂ

ਜਸ਼ਨ ਨੂੰ ਕਹਿ ਚਾਰਜ ਦੇ ਜੀ, ਸ਼ਾਮੀ ਦੇ ਦਾਂ ਗੇ ਨਹੀਂ ਮੈਂ ਰੱਖੂਗਾਂ ਅੱਜ ਦਾ ਦਿਨ ਨਾ

ਇੱਧਰੋ ਸਟੋਰ ਚ ਮੈਂ ਉੱਧਰੋ ਗੱਲ ਕਰੀ ਜਾਊਂਗਾ

ਵਧੀਆ ਭੁੱਖ ਲੱਗੀ ਆ ਤੇ ਭੁੱਖ ਤਾਂ ਯਾਰ ਮੈਨੂੰ ਵੀ ਬੜੀ ਲੱਗੀ ਹੈ ਹਾਂ ਤੇਰੀ ਭਾਬੀ ਨਹੀਂ ਇਥੇ ਆ, ਨਹੀਂ ਤਾਂ ਰੋਟੀ ਉਹਨੂੰ ਕਹਿਣਾ ਸੀ ਬਣਾ ਲਾ ਇਧਰੋ ਘੱਲ ਦੇਈਏ ਬੰਨ ਕੇ

ਹਾਂ ਵਧੀਆ

ਆਂਦਾ ਫੇਰ ਕੋਈ ਗੱਲ ਨਹੀਂ ਗੱਲ ਵੀ ਕਰਾਉਣੀ ਹੁੰਦੀ, ਕਾਕਾ, ਹੋ਼ਲੀ ਹੋ਼ਲੀ ਗਾਲਾਂ ਕੱਢੀ ਜਾਂਦਾ ਹੈਂ ਜਾਇਆ ਕਰਦਾ ਵਾ

ਅੱਛਾ ਕੰਮ ਅੱਜ ਰਹਿ ਜੋ ਜਾਣਾ

ਨਹੀਂ ਕੰਮ ਤੇ ਹੋ ਜਾਣਾ, ਰਹਿ ਗਈਆਂ ਦੋਏ ਗੱਲਾਂ ਚੱਲ ਫੇਰ

ਤਿੰਨ episode ਰਹਿ ਗਏ ਬੜੇ ਆ

ਨਾਲ ਦੀ ਆਉਂਦਾ ਫੋਨ ਨਾਲ ਦੀ ਆਉਂਦਾ ਫੋਨ, ਉਹਨੇ ਚਾਰ ਤਿੰਨ ਕੁ ਵਜੇ ਆਉਣਾ ਵਾ ਕਰਾ ਕਰੋ ਕਦੇ ਸਾਡੀ ਵੀ ਗੱਲ ਤੇਰੀ ਵੀ ਕਰਾ ਦਿਆਂਗੇ ਗੱਲ ਸਾਡੀ ਕਰਵਾ ਦਿਆਂਗੇ ਹੂੰ ਨਹੀਂ ਕਿਤੇ ਸਲਾਮ ਦੁਆ ਕਹਿ ਦੇਵੇ

ਸਤਿ ਸ੍ਰੀ ਅਕਾਲ ਕਹਿ ਦਾ ਗੇ

good morning ਕਰਨਾ ਆਉਂਦਾ ਤੈਨੂੰ ਅੱਗੇ ਆਂ ਗੂ ਆਉਂਦਾ

ਕਿਦਾਂ ਕਹਿੰਦੀ ਕਾਕਾ ਜੀ ਉੱਠ ਜੋ ਕਹਿੰਦੀ ਕਾਕਾ ਰੋਟੀ ਖਾ ਲਈ ਹੈ, ਕਹਿੰਦਾ ਨਹੀਂ ਖਾ ਲੈਂਦਾ, ਫੇਰ ਖਾ ਕੇ ਕੱਟੋ free ਹੋ ਕੇ ਨਾਲ ਮੇਰੇ, ਮੈਂ ਕੰਮ ਤੋਂ ਥੱਕੀ ਆਈ ਹਾਂ ਹਾਂ

ਹਾਂ ਕਹਿੰਦੀ ਸੌ ਜਾਉ ਫੇਰ ਸੌ ਜਾਉ ਕਹਿੰਦੀ ਮੈਂ ਵੀ ਸੌਣ ਲੱਗੀ, ਕਹਿੰਦੀ ਹੋਰ ਕਿਹਦੇ ਨਾਲ ਲਗਨ ਲੱਗੀ

ਇਹਨੂੰ ਸਵਾਦ ਨਹੀਂ ਹੋਰ ਕਿਸੇ ਨਾਲ ਲੱਗੀ ਰਹਿੰਦੀ ਆ ਕਹਿੰਦੀ ਕਹਿੰਦੀ ਪ੍ਰਾਹੁਣੇ ਆਏ, ਪਕੌੜੇ ਕੱਢਣ ਡੇਈ ਆਂ ਹੋਰ ਫੇਰ

ਇਹਨੰ ਕਹਿ ਤੂੰ ਸੌ ਜਾਂਦਾ, ਆਪ ਮੁੜਕੇ ਲਾਉਣ ਲੱਗ ਗਈ ਹਾਂ ਅੱਛਾ ਹੁਣ ਝੱਟਪੱਟ ਹੋ ਜਾਂਦਾ

ਵਿਸ਼ਾਲ ਦੇ ਵਿਸ਼ਾਲ ਦਾ ਫੋਨ ਝੱਟ ਬੰਦ ਹੋ ਜਾਂਦਾ

ਹੋਰ ਫੇਰ

ਕਹਿ ਦੇਣਾ ਬਈ ਡੋਸੇ ਬਣਾ ਦਿਉ ਚਾਰ ਕਹਿ ਦਿੰਦੇ ਪਹਿਲੇ ਆ ਬਣਦੇ ਲੱਗੇ ਹੋਏ ਹਾਂ ਸਵੇਰ ਦੇ ਅੱਛਾ ਉਹਨਾ ਨੂੰ ਨਹੀਂ ਪਤਾ

ਉਹਨਾ ਨੂੰ ਵੀ ਪਤਾ ਹੀ ਹੈ, ਸਵੇਰ ਦੇ ਲੱਗੇ ਹਾਂ ਆਹੋ ਮੱਥੇ ਢਿੱਲ ਕਰ ਦਿੰਦੇ ਆ, ਮਾਮੀ ਸਬਜ਼ੀ ਨਹੀਂ ਬਣਾਉਂਦੀ ਅੱਗੇ, ਉਹ ਦਿਨ ਗੋਭੀ ਦਾ ਚਰਖਾ ਜਿਹਾ ਦੇ ਦਿੰਦੇ ਆ ਨਹੀਂ ਇਹਨੂੰ ਕਹਿ ਰੋਟੀਆਂ ਬਣਾਵੇ ਥੱਲੇ ਰੋਟੀ ਥੱਲੇ ਦੀ ਉੱਤੇ ਲਾ ਕੇ ਤੇਲ

ਹੂੰ ਹੋਰ ਫੇਰ

ਆ ਇਧਰ ਰੱਖੇ ਆ ਯਾਰ ਦੂਸਰੇ ਕਮਰੇ ਚ ਗੱਦੇ ਵੀ ਇੱਧਰ ਸਫਾਈ ਹੋ ਗਈ ਆ ਸਫਾਈ ਕਰਤੀ ਅੱਜ ਵਧੀਆ ਜਿਹੀ ਹੋਰ ਲਵਾ ਦਿੰਦੇ ਗੇਦੇ ਗੁੱਦੇ ਤੈਨੂੰ ਹੈਂ